ਮੈਂ ਯਾਰ ਤਾਂ ਨਹੀਂ ਹੁਣ ਛੱਡ ਦਾ ਮਤਲਬ ਕੀ ਕੰਮ ਮਕਤਲ ਕੰਮ ਕਰੇਗਾ ਸੀ ਉਸ ਕੋਲ ਹਜਾਰ ਪੰਦਰਾਂ ਸੌ ਲੈਣ ਵਾਲਾ ਵਾ ਉਸ ਨੇ ਮਾਰ ਲਿਆ ਫੇਰ ਮੇਰਾ ਇਸ ਤੋਂ ਕੰਮ ਤੋਂ ਮਨ ਹੀ ਉੱਠ ਗਿਆ ਹੁਣ ਮੈਂ ਕਿਹਾ ਕੰਮ ਹੀ ਨਹੀਂ ਕਰਨਾ

ਹੋਰ ਸੁਣਾ ਨਵੀਂ ਤਾਜੀ

ਬਣਨਾ ਕੀ ਬਾਹਰ ਬੈਠੇ ਆਂ ਅੱਗੇ ਗੱਡੀ ਵਿੱਚ ਹੀ ਹਾਂ ਭਰਾਵਾਂ

ਬੜਾ ਘੈਂਟ ਹੋਣਾ ਸੀ ਗੁਰੂਵਾ ਹੋਰ ਸੁਣਾ ਗੱਲ ਬਾਤ ਗੱਲਾਂ-ਬਾਤਾਂ ਠੀਕ ਹੈ ਤੂੰ ਸੁਣਾ ਕੋਈ ਕਿਦਾਂ ਭਾਬੀ ਦਾ ਭਾਬੀ ਵੱਡੀਆਂ ਸਭ ਚੱਲੀ ਜਾਂਦਾ ਉਹਦੀ ਨਾਲਦੀ ਦੀ ਗੱਲ ਕੇਨੇ ਮੁੰਡਾ ਹੋਇਆ ਨਾ ਉਸਦੇ ਘਰ ਗੁੜੀਆ ਹੋਈ ਹੈ

ਮੈਂ ਕਿਹਾ ਉਹ ਤਾਂ ਸਵਾ ਮਹੀਨੇ ਦੀ ਹੋ ਗਈ ਏ

ਵੇਖੀ ਹੈ ਇਹਦੇ ਨਾਲ ਦੀ ਮੈਂ ਠੀਕ ਹੀ

church ਖੜ੍ਹੀ ਸੀ church

ਉਹ ਤੇਰਾ ਭਰਾ ਦੂਜਾ ਬੜੇ ਮਸੀਹ ਪਾਂਦਾ ਹਾਂ ਉਸ ਨੂੰ ਬੜੇ like ਉਂਦੇ ਨੇ ਹੁ ਹੁ

ਉਸ ਨੂੰ ਜਿਆਦਾ ਮਸੀਹ ਦੇ ਨਾਲ ਹੀ ਹੈ ਨਹੀਂ ਵਧੀਆ ਹੈ ਨਾਲੇ ਓਹ ਮਸ਼ੁਰੂ ਤੋਂ ਜਿਹੜਾ ਸ਼ੁਰੂ ਤੋਂ ਇਹ ਕੰਮ

ਹੋਰ ਸੂਣਾ ਗੱਲਬਾਤ ਤੂੰ

passport ਨਹੀਂ ਬਣਾਇਆ ਹੈ ਵੱਡੇ ਨੇ ਬਣਾਇਆ ਹੈ ਜਿਹੇ ਬਣਾ ਯਾਰ ਛੇਰ ਕਿੱਥੇ ਕਰੀਏ ਹਲਚਲ ਕਿੱਥੇ ਚਲੀਏ ਆਪਾਂ ਵੀ ਕਿਸੇ ਮਾੜੇ ਮੋਟੇ ਦੇਸ਼ ਕੋਈ ਗੱਲ ਨਹੀ ਜਾਨੇ ਆਂ ਥੋੜੇ ਦਿਨਾਂ ਤੱਕ ਬਣਾ ਲੈਨੇ ਆਂ ਆਹ ਵੀ ਬਣਾਉਣਾ ਹੈ ਪਹਿਲਾਂ ਮੈਂ ਕਰ ਲਈਏ ਮੈਂ ਕਿਹਾ ਚੰਗੀ ਤਰ੍ਹਾਂ ਹੱਥ ਸਿੱਧੇ ਕਰ ਕੇ ਪਹਿਲੇ ਏਧਰ ਕੋਈ ਗੱਡੀ ਫੜਾਂਗੇ ਨਾ ਏਧਰ ਕੋਈ ਚਲਾਵਾਂਗੇ ਨਾ

ਲਸੰਸ ਲੂਸੰਸ ਸਾਰਾ ਕੁਝ ਬਣਾਉਣਾ ਪੈਣਾ ਹੈ ਫੇਰ ਹੀ ਕਿਧਰੇ ਬਾਹਰ ਅੰਦਰ ਜਾਣਾ ਪੈਣਾ ਹੈ ਆਹੋ ਇਹ ਤੇ ਹੈ ਗੱਡੀ ਦੇ ਕੰਮ ਦੀ ਬਣਾਉਣੀਆਂ ਮਾਂਮਾਂ ਡਰਾਇਵਰੀ ਵਿੱਚ ਬਾਹਰ ਨਜ਼ਾਰੇ ਹੈ ਮੁੰਡਾ ਫੋਨ ਕਰਦਾ ਹੈ ਕਹਿੰਦਾ ਹੈ ਵੇਖ ਲੈ seat ਤੇ ਬੈਠਿਆਂ ਵੇਖ ਲੈ

ਹੋਰ ਕੀ ਸੀ ਕੰਮ ਦੇ ਵਿੱਚ ਕੰਮ ਬੜਾ ਪੈਂਦਾ ਹੈ ਕਹਿੰਦਾ ਹੈ ਇਹ ਗੱਡੀ ਦੇ ਕੰਮ ਦੇ ਵਿੱਚ ਇਹਨਾਂ ਨਹੀਂ ਪੈਂਦਾ ਹੈ ਹਮ

ਡਰੈਵਰੀ ਤੈਨੂੰ ਪਤਾ ਹੈ ਮਾੜੀ ਥੋਡੀ ਐ ਡਰਾਇਵਰੀ ਦੇ ਵਿਚ ਗੱਲਾਂ ਬੜੀਆਂ ਨੇ

ਹੁ ਹੋਰ ਸੁਣਾਓ

ਵਿਆਹ ਵਿਹੁ ਕਰਵਾਲਾ ਫੇਰ ਵੀ ਵਿਆਹੁਣ ਬਾਹਰੋਂ ਹੁਣ ਵੀਰ ਤੇਰਾ ਬਾਰਾਂ ਬੋਰ ਅੰਦਰੋਂ ਪੂਰਾ ਮਨ ਟਿਕਿਆ ਹੈ ਕਿ ਬਾਹਰ ਜਾਣਾ ਹੀ ਜਾਣਾ

phone ਆਉਂਦੇ ਆ ਇਕ ਮਿਲਣ ਉਏ ਚੁੱਕ ਲਵਾਂਕੇ ਰਹਿਣ ਦਵਾਂ

ਨਨਾੇ ਦਾ ਆਉ ਡਆ ਹੀ

number ਉਹਦਾ ਹੀ ਹੈ ਤੇਰਾਂ ਵਾਲਾ ਹੋਰ ਸੁਣਾ ਗੱਲਬਾਤ ਤੂੰ ਭਾਬੀ ਦੀ ਮਾਮਾ ਕਰਵਾ ਲੈ ਵਿਆਹ ਵਿਅੂ ਫੇਰ ਵੀ time ਹੋ ਗਿਆ ਸਾਲਿਆ ਬਾਰਾਂ minute ਹੋਗੇ ਮੈਂ ਕਰਾ ਲੈ ਵਿਆਹ ਵਿਅੂ ਫੇਰ ਈ ਵਿਆਹ ਸਾਲਿਆ ਕਿਸ ਨਾਲ ਕਰਵਾ ਲਵਾਂ

ਕੋਈ ਨਹੀਂ ਲੱਭ ਲੈਣੇ ਆਂ ਵੀਰ ਕੱਠਿਆਂ ਲੱਭਦੇ ਹਾਂ ਆਪਾਂ

ਚੱਲ OK ਬਾਈ

ਹੁਣੇ ਕਰਦਾ ਤੈਨੂੰ back call ਮੈਂ

ਵਧੀਆ ਵਧੀਆ ਤੁਸੀਂ ਸੁਣਾਓ ਸਿੰਮੀ ਕਿੱਦਾਂ ਹੋ ਤੁਸੀਂ?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 ਬਸ ਯਾਰ ਘਰੇ ਬੈਠੀ bore ਹੁੰਦੀ ਹਾਂ ਹੁਣ। ਬਿਲਕੁਲ ਇਹ COVID ਦੇ ਕਰਕੇ ਤਾਂ ਸਭ ਘਰ ਹੀ ਬੈਠੇ ਹੋਏ ਨੇ ਗੇ। ਯਾਰ ਮੇਰਾ ਕੰਮ ਵੀ ਸੁੱਟ ਗਿਆ, ਹੁਣ ਬਾਹਰ ਜਾਣ ਦਾ ਇੰਨਾ ਦਿਲ ਕਰਦਾ ਨਾ,

ਹਾਂ ਇਹ ਤਾਂ ਪਰ ਇਹਦੇ ਵਿੱਚ ਨਾ safety ਵੀ ਸਾਡੀ ਹੈ ਅਗਰ ਅਸੀਂ ਘਰ ਦੇ ਅੰਦਰ ਰਹਿੰਦੇ ਹਾਂ ਨਾ ਤਾਂ ਇਹ ਸਾਡੇ ਲਈ ਚੰਗਾ ਆ, ਆਪਣੇ ਘਰਦੇ ਵੀ ਬਚੇ ਹੋਏ ਨੇ, ਅਗਰ ਤੁਸੀਂ ਬਾਹਰ ਜਾਓਗੇ ਤੁਹਾਨੂੰ ਪਤਾ ਹਨਾ ਕਿੰਨੀ problem ਹੁੰਦੀ ਹੈ ਇਹਦੇ ਨਾਲ ਯਾਰ ਉਹ ਗੱਲ ਤਾਂ ਵੱਖਰੀ ਹੈ ਸਿੰਮੀ ਲੇਕਿੰਨ ਘਰ ਅਸੀਂ ਕਿੰਨੀ ਦੇਰ ਤੱਕ ਬੈਠੇ ਰਹਾਂਗਾ ਤੁਸੀਂ ਦੱਸੋ। ਫਿਰ ਓਨਾ time ਤਾਂ ਬੈਠਣਾ ਹੀ ਪੈਣਾ ਨਾ ਹਨਾ

ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਜੋਤੀ ਤੇ ਬੇਰੁਜ਼ਗਾਰੀ ਤਾਂ ਮਤਲਬ ਕਿ ਹੁਣ ਕਹਿ ਲਓ work ਬਿਲਕੁਲ ਹੀ ਖ਼ਤਮ ਹੋ ਚੁੱਕਿਆ ਜੋ ਦੁਕਾਨਦਾਰ ਨੇ ਹਨਾ, ਉਹਨਾਂ ਦਾ ਦੇਖੋ ਕੰਮ grocery store ਵਗ਼ੈਰਾ ਨੇ mechanicals ਨੇ ਸਭ ਦੇ ਕੰਮ ਬੰਦ ਹੋ ਚੁੱਕੇ ਨੇ ਗੇ ਪੂਰੀ ਤਰ੍ਹਾਂ ਨਾਲ। ਹੋਰ ਤੇ government ਏਦਾਂ ਏਦਾਂ rules ਲਾ ਕੇ ਦੇਖੋ ਹੁਣ ਹਨਾ ਜਿੱਦਾਂ ਕਿ ਮੇਰੇ ਪਾਪਾ ਦੀ shop ਹੈਗੀ ਆ, ਇੱਕ ਦਿਨ ਇੱਕ ਬੰਦਾ shop open ਕਰਦਾ, ਦੂਜੇ

ਮਨ ਨੂੰ ਵੀ ਏਦਾਂ ਹੋ ਜਾਂਦਾ ਨਾ ਕੀ ਦੱਸਾ ਮੈਂ,

ਸਹੀ ਹੈ ਇਹ ਨਾ ਪਤਾ ਕੀ ਹੈ ਇਹ virus ਨਾ ਮੈਂ ਤੇ ਸੁਣਿਆ ਚੀਨ ਤੋਂ ਆਇਆ ਹੈ, ਵੀ ਚੀਨ ਵਾਲਿਆਂ ਨੇ ਬਣਾਇਆ ਹੈ ਕੁਛ ਨੀ ਆਪਾਂ ਇਸ ਬਾਰੇ ਕਹਿ ਸਕਦੇ ਨਾ ਵੀ ਚੀਨ ਦੇ ਵਿੱਚ ਮਤਲਬ ਕਿ ਲੋਕ ਹੈ, ਕੁਛ ਲੋਕਾਂ ਦਾ ਰਹਿਣਾ ਸਹਿਣਾ ਖਾਣਾ ਏਦਾਂ ਦਾ ਹੈ ਹਨਾ ਕਹਿੰਦੇ ਜਾਨਵਰ ਤੋਂ ਫੈਲਿਆ ਕੁੱਝ ਲੋਕ ਕਹਿ ਰਹੇ ਨੇ, ਤੇ ਕੁੱਝ ਕਹਿ ਰਹੇ ਨੇ ਕਿ ਜੀ ਨਹੀਂ ਇਹ ਤਾਂ ਨਾ ਇਹਨਾਂ ਨੇ ਇਹ doctors ਨੇ ਇਹਨਾਂ ਦੇ scientist ਉਹਨਾਂ ਨੇ ਜਾਣਬੁੱਝ ਕੇ ਬਣਾਇਆ ਇਹ ਵਾਲਾ virus ਤੇ ਸਿੰਮੀ ਤੁਹਾਨੂੰ ਪਤਾ ਹੈ ਚੀਨ ਤੋਂ ਹੀ ਵਧਿਆ ਇਹ ਚੀਨ ਤੋਂ ਫੈਲਿਆ ਹੈ ਹੋਰ ਕਿੱਧਰੋਂ ਨੀ। ਹਾਂ ਮੈਂ ਵੀ ਸੁਣਿਆ ਕਿ ਚੀਨ ਤੋਂ starting ਇਹਦੀ ਚੀਨ ਤੋਂ ਹੀ ਹੋਈ ਹੈ ਤੇ ਦੇਖੋ ਥੋੜ੍ਹਾ ਥੋੜ੍ਹਾ ਕਰਕੇ ਨਾ ਸਾਰੇ all over word ਦੇ ਵਿੱਚ ਫੈਲ ਚੁੱਕਿਆ ਇਹ । ਨਾਲ ਤੁਹਾਨੂੰ ਪਤਾ ਇਹ ਨਾ ਸਭ ਤੋਂ ਜ਼ਿਆਦਾ ਕਹਿੰਦੇ ਜੋ ਬਜ਼ੁਰਗ ਨੇ ਉਹਨਾਂ ਤੇ, ਤੇ ਛੋਟੇ

'ਚ ਇੰਨੇ ਜ਼ਿਆਦਾ ਬਿਮਾਰ ਪੈ ਗਏ ਨੇ ਜਿਹੜੇ,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

ਤਾਂ ਜੋ ਕਿ ਉਹ ਵੀ ਬਚ ਸਕਣ ਕਿਉਂਕਿ ਸ਼ੂਗਰ ਦੇ patient ਨੂੰ ਬਹੁਤ ਜ਼ਲਦੀ ਖ਼ਾਸ ਕਰ, ਉਹਨਾਂ 'ਚ ਦੇਖੋ immunity weak ਹੋ ਜਾਂਦੀ main reason ਇਹ ਹੈ ਅੱਜ ਕੱਲ੍ਹ ਜੋ ਸੁਣਨ ਨੂੰ ਆ ਰਿਹਾ doctors ਤੋਂ ਜਾਂ ਕਿਸੇ ਵੀ ਤੋਂ ਵੀ immunity ਤੁਹਾਡੀ weak ਹੋ ਗਈ ਆ, ਤੇ ਉਸਤੋਂ ਬਾਅਦ ਵੀ ਇਹ virus ਤੁਹਾਨੂੰ ਇੱਕਦਮ ਪਕੜ ਲਏਗਾ, ਅੱਜ ਕੱਲ੍ਹ ਤਾਂ ਪਤਾ ਕੀ ਹੈ ਕੁਛ normal ਵੀ ਖਾਂਸੀ ਕਰਦਾ ਨਾ ਤੇ ਡਰ ਕੇ ਦੂਰ ਹੋ ਜਾਂਦੇ ਹਾਂ ਨਹੀਂ ਨਹੀਂ ਇਹਨੂੰ ਪੱਕਾ COVID ਹੋਣਾ ਹੈ, ਇੰਨਾ ਡਰ ਤੇ ਸਾਰੇ ਬਾਹਰ ਹੁਣ ਪੰਜ ਮਿੰਟ ਲਈ ਵੀ ਨਿਕਲ ਜਾਓ ਨਾ ਤੇ mask ਲਾ ਕੇ ਹੀ ਨਿਕਲਣਾ,

ਸੁਣਿਆ ਦੇਖੋ ਇਹ ਕਹਿ ਰਹੇ ਨੇ injection vaccination ਹੈਗੀ ਜਿਹੜੀ ਉਹ ਆ ਰਹੀ ਆ ਤੇ ਉਹ dose ਲਗਵਾਓ ਪਰ ਇਹ ਸੱਚ ਸੱਚ ਤਿੰਨ ਡੋਜਾਂ ਦੇ ਹੈਗੇ ਨਾ, ਕਿ ਦੋ? ਹੋਰ ਯਾਰ ਦੋ ਦੋ ਵੀ ਕਹਿ ਰਹੇ ਆ ਮਤਲਬ ਕਿ time ਦਾ gap ਪੈ ਕੇ ਫਿਰ ਦੂਸਰੀ dose ਫਿਰ third super dose ਹੈਗੀ ਆ third dose ਲੱਗੇਗੀ ਫਿਰ ਤੁਹਾਡੇ, ਤੇ ਫਿਰ

ਹਾਂ booster ਉਹੀ super dose ਹੈ ਉਹੀ ਵਾਲੀ ਪਰ ਇਹ ਹੈ ਕਿ ਜ਼ਰੂਰੀ ਨਹੀਂ ਹੈ ਦੇਖੋ ਆਪਾਂ ਅਗਰ ਘਰਦੇ ਅੰਦਰ ਆ ਹਨਾ ਤੇ ਆਪਾਂ ਕਈ tips ਹੈਗੀਆਂ ਜਿਹੜੀਆਂ health tips ਹੈਗੀਆਂ ਆਪਾਂ use ਕਰਕੇ ਆਪਾਂ safe ਰਹਿ ਸਕਦੇ ਹਾਂ ਹਨਾ COVID ਤੋਂ ਬਚ ਸਕਦੇ ਹਾਂ।

ਨਹੀਂ ਚਾਹੀਦਾ ਬਿਲਕੁਲ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਕਿਉਂਕਿ ਤੁਹਾਨੂੰ ਪਤਾ ਦੇਖੋ ਹੁਣ ਆਪਾਂ ਖਾਣਾ ਵੀ ਬਣਾਉਂਦੇ ਹਾਂ ਘਰ ਦੇ ਵਿੱਚ ਹਨਾ,

ਫਿਰ ਬਾਹਰ ਤੋਂ ਪਾਪਾ ਜਿੱਦਾਂ ਤੁਹਾਡੇ ਆਉਂਦੇ ਨੇ shop ਤੋਂ ਆਉਂਦੇ ਨੇ, ਉਹਨਾਂ ਦੇ ਕੱਪੜੇ ਵਗ਼ੈਰਾ wash ਕਰਦੇ ਹੋ ਤਾਂ ਜਿਵੇਂ ਪਾਪਾ ਵੀ ਤਾਂ ਧਿਆਨ ਰੱਖਦੇ ਹੋਣਗੇ ਘਰ ਆ ਕੇ ਹਨਾ।

ਬਿਲਕੁਲ ਬਿਲਕੁਲ ਦੇਖ ਉਹਨਾਂ ਨੂੰ ਹੁਣ ਆਪਣੇ, ਮਤਲਬ ਕਿ ਬਾਹਰੋਂ ਆਉਂਦੇ ਆ ਤਾਂ ਜੋ ਬਾਹਰੋਂ ਕੱਪੜੇ ਜਾਂ mask ਨੇ ਉਹ ਕਰ ਦੇਣ ਬਾਹਰ ਹੀ ਰੱਖ ਦੇਣ ਗਰਮ ਪਾਣੀ ਦੇ ਵਿੱਚ ਭਿਓਂ ਕੇ ਰੱਖਣ ਤਾਂ ਜੋ ਕਿ ਉਹਦੇ ਵਿੱਚ bacteria ਖ਼ਤਮ ਹੋ ਸਕੇ sanitize ਕਰਨ ਆਪਣੇ ਹੱਥ ਪੈਰ ਤਾਂ ਕਿ ਅਹ ਅੰਦਰ ਨਾ virus ਆ ਸਕੇ ਘਰ ਦੇ ਹਨਾ। ਮੈਂ ਤਾਂ ਸੱਚੀ ਗੱਲ ਦੱਸਾਂ ਇੱਕ ਜ਼ਿਆਦਾ ਕਰ ਨਾ ਇਹ ਅਹ ਜ਼ਿਆਦਾ ਕਰ ਅਮੈਰਿਕਾ ਵਗ਼ੈਰਾ ਤੇ out of ਇੰਡੀਆ ਜ਼ਿਆਦਾ ਫੈਲਿਆ ਹੋਇਆ ਇਹ COVID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

ਹਾਂ ਇਹ ਪਤਾ ਨੀ ਯਾਰ ਹੁਣ ਕਹਿ ਤਾਂ ਕਿਸੇ ਜੀਵ ਤੋਂ ਹੀ ਰਹੇ ਨੇ ਵੀ ਕਿਸੇ ਜੀਵ ਜੰਤੂ ਤੋਂ ਹੋਇਆ, ਹੁਣ ਇਹ surety ਨਹੀਂ ਹੈ ਕਿਉਂਕਿ ਹਰ ਇੱਕ ਆਪਣੇ opinion ਦਿੰਦਾ ਹੈ ਕੋਈ ਕੁਛ ਬੋਲਦੇ ਹੈ ਆਪਣੇ ਜਿਹੜੇ ਇੱਥੋਂ ਦੇ scientist doctor ਨੇ ਉਹ ਆਪਣਾ opinion ਦਿੰਦੇ ਨੇ ਹਨਾ,

ਤੁਸੀਂ ਇਹ ਗੱਲ ਸੁਣਿਆ ਸੀ ਵੀ ਉੱਥੇ ਦਾ doctor ਜਿਹੜਾ ਸੀਗਾ ਉਹਨਾਂ ਨੂੰ ਪਤਾ ਲੱਗ ਗਿਆ ਸੀ ਤੇ ਉਹਨਾਂ ਨੂੰ ਮਾਰ ਦਿੱਤਾ ਸੀ ਏਦਾਂ ਕੁਛ ਵੀ ਖ਼ਬਰ ਮੈਂ,

ਤੇ ਪਰ ਦੇਖੋ ਅਗਰ ਉਹ ਮਾਰ ਵੀ ਦਿੱਤਾ ਤਾਂ ਇਹਦੇ 'ਚ ਹਨਾ benefit ਮਤਲਬ ਕਿ ਕੀ benefit ਹੋਏਗਾ ਕਿਸੇ ਨੂੰ ਇਹ ਇੰਨੀ ਵੱਡੀ ਬਿਮਾਰੀ ਮਹਾਂਮਾਰੀ ਹੈ ਇਹ ਸਭ ਤੋਂ ਜਿਹੜੀ ਕਿ ਕੀ ਫ਼ਾਇਦਾ ਹੋਏਗਾ ਇਸ ਚੀਜ਼ ਦਾ ਕਿਸੇ ਨੂੰ, ਹੋ ਗਿਆ ਵਾ ਹੁਣ ਦੇਖੋ ਬੱਚਿਆਂ ਦੇ ਪੜ੍ਹਾਈਆਂ ਲਿਖਾਈਆਂ ਤੇ ਕਿੰਨਾ ਫ਼ਰਕ ਪੈ ਗਿਆ ਆ।

ਨਾ ਸਾਰਾ ਫਿਰ online ਦੇਖੋ ਜੋਤੀ online ਕਰ ਰਹੇ ਆ ਸਾਰਾ ਤੇ online ਕਿੰਨਾ ਕੁ ਪੜ੍ਹ ਲੈਣਗੇ। ਨਹੀਂ ਯਾਰ ਜਿਹੜਾ live ਹੁੰਦਾ ਉਹ live ਹੁੰਦਾ, ਜਿਹੜਾ online ਹੁੰਦਾ ਉਹ online ਹੁੰਦਾ ਆ। ਜਿਹੜਾ ਹੁੰਦਾ ਉਹ ਜ਼ਿਆਦਾ ਕਰ school ਜਾ ਕੇ ਬੱਚੇ ਪੜ੍ਹਦੇ ਆ ਨਾ ਕੇ online ਹਾਂਜੀ ਬਿਲਕੁਲ ਉਹੀ ਤਾਂ ਹੈ ਨਾ ਦੇਖੋ online ਕੋਈ ਵੀ ਕਰੇਗਾ, ਬੱਚਿਆਂ ਨੂੰ ਤੁਸੀਂ ਦਸ minute ਬਿਠਾ ਲਓਗੇ ਪੰਦਰਾਂ minute ਬਿਠਾ ਲਓਗੇ, ਪਰ ਦੋ ਦੋ ਤਿੰਨ ਤਿੰਨ ਘੰਟੇ ਨਹੀਂ ਬਿਠਾ ਸਕਦੇ, ਹਾਂ phone ਦੇ ਦਓਗੇ phone game ਖੇਲਣੀਆਂ, ਫਿਰ ਉਹ ਬੈਠ ਸਕਦੇ ਨੇ proper ਮੇਰੀ ਛੋਟੀ ਭੈਣ ਦਾ ਕੀ ਗੱਲ ਆ, ਜੇ ਮੈਂ ਉਹਦੇ ਕੋਲ ਬੈਠ ਜਾਵਾਂ ਨਾ online classes ਲੈਂਦੀ ਆ ਹਨਾ ਉਹ ਪਤਾ ਕੀ ਕਰਦੀ ਹੈ, ਉਹ ਗੇਮਾਂ ਲਾ ਲੈਂਦੀ ਹੈ movies ਲਾ ਲੈਂਦੀ ਆ, ਸਕੂਲੇ ਪੜ੍ਹਾਈ ਹੁੰਦਾ ਉਹ ਵੱਖਰਾ ਮੈਂ ਤਾਂ ਕਵਾਂ ਰੱਬ ਕਰੇ ਛੇਤੀ ਇਹ COVID ਹਟੇ ਹਾਂ ਬਿਲਕੁਲ ਜ਼ਲਦੀ COVID ਖ਼ਤਮ ਹੋ ਜਾਏ, ਇਹ ਦੇਖੋ ਆਪਾਂ ਹੀ ਆਂ ਜਿਹੜੀਆਂ ਚੀਜ਼ਾਂ ਨੂੰ ਹਨਾ follow ਕਰਕੇ rules follow ਕਰਕੇ, ਹੁਣ ਦੇਖੋ ਆਹ marriage ਇਸ ਹੈ,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

ਜਿਹੜੇ relatives ਜਿਹੜੇ ਜ਼ਿਆਦਾ relatives ਨੇੜੇ,

ਬਿਲਕੁਲ ਉਹੀ ਹੈ ਕਿ ਜ਼ਿਆ~ ਵੀਹ ਤੋਂ ਬੰਦੇ ਵੱਧ ਤੁਸੀਂ ਕਰ ਨੀ ਸਕਦੇ ਹਨਾ। ਤੇ ਇਹ ਬਹੁਤ ਵਧੀਆ ਗੱਲ ਸਰਕਾਰ ਨੇ ਕੀਤੀ ਆ, ਫਿਰ ਬਾਕੀ ਦੇਖੋ ਅਗਰ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਚਾਹੇ ਉਹ state ਹੈਗੀ ਆ, ਚਾਹੇ country ਹੈਗੀ ਆ, ਤੁਹਾਨੂੰ COVID test compulsory ਕਰਵਾਉਣਾ ਹੀ ਕਰਵਾਉਣਾ ਹੈ, ਤੇ ਤੁਹਾਨੂੰ

ਮਿਲਣਾ ਚਾਹੀਦਾ ਜੋ ਤੁਹਾਡੇ state ਦੇ ਅਹ DCP ਜਾਂ ਜਿੱਦਾਂ ਵੀ ਉਹਨਾਂ ਤੋਂ verify ਕਰਕੇ ਕਿ ਹਾਂ ਅਸੀਂ state ਤੋਂ ਬਾਹਰ ਜਾ ਰਹੇ ਹਾਂ ਤੇ ਅਸੀਂ ਬਿਲਕੁਲ ਤੰਦਰੁਸਤ ਹਾਂ, ਸਾਡਾ ਇਹ vaccinaton ਹੋਈ ਹੈ ਤੇ ਫਿਰ ਤੁਸੀਂ ਆਪਣਾ state ਤੋਂ ਬਾਹਰ ਜਾ ਸਕਦੇ ਹੋ otherwise ਤੁਸੀਂ state ਤੋਂ ਬਾਹਰ ਵੀ ਨੀ ਜਾ ਸਕਦੇ state ਕੀ even city ਤੋਂ ਬਾਹਰ ਵੀ ਨੀ ਤੁਸੀਂ ਜਾ ਸਕਦੇ ਹੈਗੇ। ਹਾਲੇ ਤਾਂ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਆ city ਹਾਂ city ਤਾਂ ਵੀ ਬਹੁਤ ਦੂਰ state ਤਾਂ ਬਹੁਤ ਦੂਰ ਘਰ ਤੋਂ ਹੀ ਨੀ ਆਪਾਂ ਗਲੀ 'ਚ ਨੀ ਸਕਦੇ। ਅਸੀਂ ਤਾਂ ਛੱਤ ਤੇ ਜਾ ਕੇ ਗੇੜੀਆਂ ਲਾਉਂਦੇ ਹੁਣ। ਮਜ਼ਬੂਰ ਹੋਇਆ ਪਰ ਇਹ ਹਨਾ ਇਹ, ਹਰ ਇੱਕ ਦੇ ਲਈ ਫ਼ਾਇਦਾ ਵੀ ਹੈ ਇਸਦੇ ਵਿੱਚ ਨੁਕਸਾਨ ਵੀ ਬਹੁਤ ਨੇ ਜੇ ਕਿਹਾ ਜਾਈਏ ਤੇ economy ਪੂਰੀ ਤਰ੍ਹਾਂ ਹਨਾ ਖ਼ਰਾਬ ਹੋ ਚੁੱਕੀ ਹੈ ਇਹਦੇ ਨਾਲ, Study online ਹੈ work from home online ਹੋ ਚੁੱਕਿਆ, ਸਭ ਕੁਛ online ਹੈ।

ਇਹ ਸਭ ਤੋਂ ਜ਼ਿਆਦਾ ਇਹਦੇ ਵਿੱਚ ਨਾ ਬੇਰੁਜ਼ਗਾਰੀ ਵਧੀ ਹੈ,

ਬਿਲਕੁਲ ਬਿਲਕੁਲ ਬੇਰੁਜ਼ਗਾਰੀ, ਕੰਮ ਬਿਲਕੁਲ ਬੰਦ ਹੋ ਚੁੱਕੇ ਨੇ ਹਨਾ। ਜੋ ਦੇਖੋ ਦੂਸਰੇ ਅਹ ਦੇਸਾਂ ਤੋਂ ਜਿਵੇਂ ਬਿਹਾਰ ਵਗ਼ੈਰਾ ਤੋਂ ਆਏ ਪੰਜਾਬ ਦੇ ਵਿੱਚ ਕੰਮ ਕਰਨ ਆਏ ਬੇਚਾਰੇ ਹਨਾ, ਉਹਨਾਂ ਦੀ ਕਿੰਨੀ condition ਮਾੜੀ ਹੋ ਚੁੱਕੀ ਹੈ ਉਹਨਾਂ ਨੂੰ ਘਰ ਵਾਪਿਸ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 ਖਾਣ ਵਾਸਤੇ ਬਹੁਤ ਮਤਲਬ ਪਰੇਸਾਨ ਹੋ ਰਹੇ ਨੇ, ਲੋਕ ਖੱਝਲ ਖੁਆਰੀ ਵਾਧੂ ਹੋ ਰਹੀ ਆ ਉਹਨਾਂ ਦੇ ਨਾਲ। ਬਹੁਤ ਜ਼ਿਆਦਾ ਤੇ ਟਰੇਨਾਂ 'ਚ ਹੁਣ ਤਾਂ ਉਹ ਸੀਟਾਂ ਵੀ ਨੀ ਛੇਤੀਆਂ ਮਿਲਦੀ।

Buses ਦੇ ਵਿੱਚ ਵੀ buses ਵੀ ਬੰਦ ਹੋ ਗਏ totally transport ਖ਼ਤਮ ਹੀ ਹੋ ਚੁੱਕਿਆ, ਤਦੇ ਤਾਂ ਉਹ ਬੇਚਾਰੇ ਪਰੇਸਾਨ ਪੈਦਲ ਜਾਂਦੇ ਪਤਾ ਮੈਂ ਦੇਖਿਆ news ਦੇ ਵਿੱਚ। News 'ਚ ਦੇਖਿਓ ਤੁਸੀਂ ਇੱਕ ਬੰਦਾ ਸਾਇਕਲ ਲੈ ਕੇ, ਦੇਖੋ ਛੋਟੇ ਛੋਟੇ ਆਪਣੇ ਬੱਚਿਆਂ ਨੂੰ ਸਮਾਨ ਲੈ ਕੇ

ਆਪਣੀ ਜਗ੍ਹਾ establish ਕੀਤੀ ਹੁੰਦੀ ਹੈ, ਇੱਕ ਜਗ੍ਹਾ ਤੇ ਉਹਨਾਂ ਨੇ ਆਪਣਾ ਸਾਰਾ setup ਕੀਤਾ ਹੁੰਦਾ, ਫਿਰ ਉਹਨੂੰ ਛੱਡ ਕੇ ਜਾਣਾ ਵੀ ਕਿੰਨਾ ਮੁਸ਼ਕਲ ਆ ਉਹਨਾਂ ਦੇ ਲਈ ਨਾ ਤੇ ਬਹੁਤ ਮਤਲਬ problem ਆਈ ਇਹਦੇ ਨਾਲ, ਹਰ ਇੱਕ ਬੰਦੇ ਨੇ ਦੇਖੋ face ਕੀਤਾ ਚਾਹੇ ਉਹ ਅਮੀਰ ਤੋਂ ਅਮੀਰ ਹੈ,

ਹਰ ਇੱਕ ਬੰਦੇ ਨੇ ਇਸ ਚੀਜ਼ ਨੂੰ face ਕੀਤਾ ਵਾ ਤੇ ਇਹ ਹੈ ਨੀ ਕਿ ਸਿੰਮੀ ਕਿਸੇ ਦੇ ਕੋਲ ਜ਼ਿਆਦਾ ਪੈਸਾ ਹੈ ਉਹ ਵੱਧ, ਸਹੀ ਹਾਂਜੀ ਬਿਲਕੁਲ ਕਿਸੇ ਕੋਲ ਨੀ ਕਿਉਂਕਿ ਪੈਸਾ ਕੰਮ ਹੀ ਨੀ ਆਇਆ ਇਸ time ਤੇ ਬਿਮਾਰੀ ਏਦਾਂ ਦੀ ਸੀਗੀ। ਹਨਾ ਜਿੱਦਾਂ ਆਕਸੀਜਨ ਸਿਲੈਂਡਰ ਵਗ਼ੈਰਾ ਦੀ ਜ਼ਰੂਰਤ, ਉੱਥੇ ਪੈਸਾ ਥੋੜ੍ਹੀ ਨਾ ਕੰਮ ਆਇਆ, ਉੱਥੇ ਤਾਂ ਇਹ ਹੈ ਕਿ ਹਾਂ ਸਾਨੂੰ need ਹੈਗੀ ਸੀ ਸਾਨੂੰ ਦੇਵੋ। ਦਵਾਈਆਂ ਵਗ਼ੈਰਾ ਇਹ ਬਹੁਤ ਚੀਜ਼ਾਂ ਆਪਣਾ ਆਪਣਾ ਨਾ ਆਪ ਦੇਖੋ ਮਤਲਬ ਧਿਆਨ ਰੱਖੋ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

ਖ਼ਤਮ ਹੋ ਸਕੇ ਤੇ ਆਪਾਂ ਜ਼ਲਦੀ ਆਪਣੇ ਕੰਮਾਂ ਤੇ ਵਾਪਿਸ ਆ ਸਕੀਏ, ਸਭ normal ਹੋ ਸਕੇ life ਹਨਾ। ਕਿਉਂਕਿ depression ਵੀ ਬਹੁਤ ਵੱਧ ਰਿਹਾ ਇਹਦੇ ਨਾਲ, ਘਰ ਦੇ ਅੰਦਰ ਰਹਿ ਰਹਿ ਕੇ ਲੜਾਈ ਝਗੜੇ depression ਬਹੁਤ ਜ਼ਿਆਦਾ ਵੱਧ ਰਿਹਾ ਹੈ ਹਨਾ। ਹੋਰ ਯਾਰ ਬੰਦਾ TV ਵੀ ਕਿੰਨਾ ਕੁ ਦੇਖੇ ਉਹ,